ਸੈਮਸੰਗ ਜੇ ਮੈਂ ਤੁਹਾਨੂੰ ਦਸਾਂ, ਤੁਸੀਂ ਦਾ ਲਗਾ, ਹੁਣ ਇਹ ਸੈਮਸੰਗ ਹੈਗਾ ਜੇਹੜਾ ਬਦੀਆ ਹੈਗਾ ਇਹ geaser, ਹਾਂ ਏਦੀ guarntee ਵੀ ਹੈਗੀ ਆ ਹਾਂਜੀ ਹਾਂਜੀ ਐਵੇ ਚਲਦਾ ਸੀਗਾ, ਅੱਜ ਕਲ ਵੀ ਲੋਕੀ ਤੁਸੀਂ ਦੇਖਿਆ ਹੋਣਾ ਦੇਸੀ ਲੋਕੀ ਕਰਦੇ ਨੇ ਇਨਾ ਚੀਜਾਂ ਕਾਮ sir ਹਾਂ ਜੇਹੜੀ ਤੁਸੀਂ ਕਹ ਰਹੇ ਹੋ ਤਾਰ ਪਾਣੀ ਵਿਚ ਜਾਏਗੀ ਜੇ automatic ਚਾਲੂ ਹੋਏਗੀ ਤੁਸੀਂ ਓਹਨੂੰ ਹੱਥ ਲਾਓਗੇ ਤਾਂ ਨੁਕਸਾਨ ਵੀ ਹੋ ਸਕਦਾ ਹੈ current ਲੱਗ ਸਕਦਾ ਹੈ ਤੁਹਾਨੂੰ ਓਹ current ਨਾਲ ਤੁਸੀਂ ਪਾਣੀ ਜਿਹੜਾ current ਵਿਚ ਜਾਂਦਾ ਹੈ ਉਹਦੇ ਨਾਲ ਪਾਣੀ ਗਰਮ ਹੁੰਦਾ ਹੈ ਤੁਸੀਂ ਏਨੁ ਏਦਾਂ ਇਸਤੇਮਾਲ ਕਰ ਸਕਦੇ ਹੋ, ਓਦੇ ਵਿੱਚ ਕਾਫੀ ਨੁਕਸਾਨ ਹੈ ਮੈਂ ਤੇ ਤੁਹਾਨੂੰ ਕਹੂੰਗਾ ਤੁਸੀਂ ਨਾ ਲਗਵਾਓ ਤੁਹਾਡੇ ਘਰ ਬਚੇ ਵੀ ਹੋਣਗੇ, ਜਿਹੜੇ ਖੁਦ ਜਾ ਕੇ ਚਾਲੂ ਕਰਨ ਗਏ ਇਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ, ਮੈਂ ਤੁਹਾਨੂੰ ਦੱਸਾਂਗਾ ਤੁਸੀਂ ਓਹੀ ਲਗਵਾ ਲੋ ਸਕਦੇ ਹੋ ਜਿਹੜੇ ਮਈ ਤੁਹਾਨੂੰ ਕਹਿ ਰਿਹਾ ਸੈਮਸੰਗ ਦੀ ਊ ਵਦੀਆ ਤੁਹਾਨੂੰ ਪਤਾ, ਅਜਕਲ ਦੇ ਕਾਫੀ advance ਆ ਜਿਵੇਂ ਪੇਹ੍ਲਾਂ ਹੁੰਦੀ ਸੀ, ਇਕ ਛੋੱਟੀ ਛੋੱਟੀ ਹੁੰਦੀਆਂ ਸੀਗੀਆਂ ਹੁਣ ਤਾਂ ਕਾਫੀ ਬੱਡੀ ਬੱਡੀ ਆ ਚੁਕੀਆਂ ਜੀ, ਨਿੱਕੀ ਨਿੱਕੀ ਅਜੇ ਕਲ ਕੋਈ ਖ੍ਰੀਦਾ ਹੀ ਨਹੀਂ ਹੈ ਵੱਡੀ ਵੱਡੀ ਤੁਸੀਂ ਦੋ ਮੂੰਹ ਵਾਲੀ ਲਗਵਾ ਸਕਦੇ ਹੋ, ਹਾਂਜੀ ਹਾਂ, double door ਆਲੀ ਲਗਵਾ ਇਹ ਵੀ ਕਾਫੀ ਇਹ ਹੈ ਕੀ space ਕਾਫੀ ਮਿਲ੍ਜਾਂਦੀ ਆ, ਜਗਹ ਬੋਹਤ ਜਾਦਾ ਮਿਲ ਜਾਂਦੀ ਆ ਹੁਣ ਏਦੇ ਵਿੱਚ ਤੁਸੀਂ, ਸਬਜੀਆਂ ਵਗੇਰਾ, ਫਲ fruit, ਹੋਰ ਵੀ ਸਮਾਨ, ਦੁਧ, ਘੀ ਘਯੋ ਵਗੇਰਾ, ਹਰ ਚੀਜ ਰਖ ਸਕਦੇ ਹੋ

fridge ਚ ਰਖ ਸਕਦੇ ਹੋ ਤੁਸੀਂ, ਚੀਜਾਂ ਖਰਾਬ ਨੀ ਹੁੰਦੀਆਂ ਹਾਂਜੀ, ਤੁਸੀਂ ਸੈਮਸੰਗ ਦੀ ਖਰੀਦ ਸਕਦੇ ਹੋ ਹਾਂਜੀ ਸੈਮਸੰਗ ਦੀ, ਤੁਸੀਂ ਕੀਤੀ ਸੀ, ਤੁਸੀਂ, ਕਿਸ ਚ interest ਹੈਗਾ ਬਿਲਕੁਲ, ਸੈਮਸੰਗ ਦਾ ਸਾਡੇ ਪਿਛੇ ਪਹਲੇ time ਤੇ ਸਾਡੇ ਵਿਸ਼ਵਾਸ਼ ਬਣਿਆ ਹੋਇਆ, ਕਿਓਂਕਿ ਆਪਾ ਨੇ ਬਚਪਨ ਤੋ ਵੇਖਿਆ ਆ, ਕੀ ਸੈਮਸੰਗ ਦੀ ਕਾਫੀ ਚੀਜਾਂ ਆ ਚੁਕੀਆਂ ਨੇ ਜਿਵੇਂ phone ਵਗੇਰਾ ਵੀ ਦੇਖਿਆ ਹੋਏਗਾ ਫੇਰ, ਹੋਲੀ ਹੋਲੀ ਸੈਮਸੰਗ ਦਾ ਕਿੰਨਾ ਕੁਛ ਸਮਾਨ ਆ ਜਾਣਾ ਸੀ, ਤਾਂ ਅਸੀ use ਕਰਦੇ ਸੀਗੇ washing machine ਵਗੇਰਾ, ਇੰਨਾ ਚੀਜਾਂ ਨੂੰ ਮੈਂ ਵੇਖਾ, ਤਾ ਤੁਸੀਂ ਦੇਖੋ ਤਾ ਸੈਮਸੰਗ ਠੀਕ ਰਹੇਗੀ ਕਿਉਕਿ ਬਾਕੀ companies ਹੋਲੀ ਹੋਲੀ ਆਇਆ ਨੇ ਤੇ ਇਨ੍ਹਾਂ ਦੀ ਜ਼ਿਆਦਾ guarntee ਨੀ ਸੈਮਸੰਗ ਵੱਡੀ company ਹੈ, ਕਾਫੀ servive ਵੀ ਦਿੰਦੀ ਨੇ ਕਾਫੀ ਸਹੂਲਤਾਂ ਵੀ ਦਿੰਦੀ ਹੈ ਤੁਸੀਂ ਦਸਿਆ ਕੀ ਤੁਹਾਡੀ mummyhouse wife ਆ ਸ਼ਾਇਦ, ਹੈਨਾ ਤੁਸੀਂ ਇਕਵਾਰ mummy ਵਗੇਰਾ, ਘਰ ਚ ਕਈ ਵਾਰ ਵੇਹਲਾ ਹੁੰਦਾ ਬੰਦਾ, ਕੀ ਕਪੜੇ ਸਲਾਈ ਵਗੇਰਾ ਸਲਾਈ ਮਸ਼ੀਨ ਵਗੈਰਾ ਹੁੰਦੀ ਹੈ ਕਿ ਤੁਹਾਡੇ ਕੋਲ ਕੋਈ ਸਲਾਈ ਮਸ਼ੀਨ ਹੈਗੀ ਕੋਈ ਹੁਣ ਤੁਸੀਂ ਨਵੇ ਘਰ ਜਾਰੇ ਹੋ, ਤੁਸੀਂ ਇਕ ਚੀਜ ਵੇਖਿਆ ਹੋਏਗਾ, ਹੁਣ ਨਵੀ ਆਗੀ ਆ ਪੈਰਾਂ ਵਾਲੀ ਹੈਨਾ? ਤੁਸੀਂ ਪੈਰਾਂ ਆਲੀ ਲੈ ਸਕਦੇ ਹੋ ਓਹ ਬਿਲਕੁਲ ਵਡੀਆ ਹੈਗੀ ਆ ਅਹ ਬਿਲਕੁਲ ਜੇ ਮੈਂ ਤੁਹਾਨੂ ਦਸਾਂ online ਤੁਹਾਨੂੰ ਪਤਾ, ਅਜਕਲ ਐਮਾਜ਼ਾਨ ਕਾਫੀ ਮਸ਼ਹੂਰ ਹੈ online ਚੀਜਾ ਚ ਹੁਣ ਜੇ ਤੁਸੀਂ ਘਰ ਦਾ ਕਾਫੀ ਸਮਾਨ ਮੰਗਵਾਨਾ ਚਾਹੰਦੇ ਹੋ, ਤੁਸੀਂ online ਮੰਗਾ ਸਕਦੇ ਹੋ ਫਲਿੱਪਕਾਰਟ ਤੋ ਮੰਗਾ ਸਕਦੇ ਹੋ

ਕਿਦੋ ਮਨ੍ਗਾਓਗੇ, ਮੀਸੋ, ਮੀਸੋ ਤੇ ਤੁਸੀਂ ਘਰਦੇ ਸਮਾਨ ਵਗੇਰਾ, ਛੋੱਟੇ ਛੋਟੇ ਮੰਗਾ ਸਕਦੇ ਹੋ ਜਿਵੇ ਪਤੀਲੇ, ਕੜਾਹੀਆਂ, ਚਮਚ ਕੋਲਿਆਂ ਇਹ ਚੀਜਾਂ ਮੰਗਵਾ ਸਕਦੇ delivery ਆ ਬੜੀ late ਕਰਦੇ ਹੈ ਨੀ ਅਜਕਲ ਤਾਂ ਵੇਸੇ ਤੁਹਾਨੂੰ ਪਤਾ ਹੈਗਾ ਕੀ, ਪਹਲੇ ਜਮਾਨੇ ਦੇ ਵਿੱਚ ਚਾਹੇ ਲਕੜੀਆਂ ਵਾਲਾ dining table ਹੁੰਦਾ ਸੀਗਾ, ਬਡਾ ਏਕ੍ਦੁਮ ਰਾਜੇਆਂ, ਰਾਜੇ ਮਹਾਰਾਜੇ type, ਵੱਡੀ ਵੱਡੀ chairs ਵਾਲਾ ਮੈਂ ਤੁਹਾਨੂ ਕਹਾਂ ਜੇ ਤੁਸੀਂ ਸ਼ੀਸ਼ੇ ਆਲਾ ਲਗਵਾਓ ਸ਼ੀਸ਼ੇ ਆਲੇ ਦਾ ਕੀ ਆ, ਤੁਹਾਨੂ ਥੱਲੇ ਵੀ ਵੇਖਣ ਨੂ ਮਿਲ੍ਜੇਗਾ ਤੁਸੀਂ cover ਤੇ ਲਗ੍ਵਾਓਗੇ ਹੀ ਸ਼ੀਸ਼ਾ ਗੰਦਾ ਗੰਦਾ ਨਾ ਹੋਜਾਵੇ ਜੇ ਤੁਸੀਂ cover ਵਗੇਰਾ ਕਰੋਗੇ ਓਨੁ ਚੰਗੀ ਤਰਹ, cover ਕਰੋ ਵੇਸੇ ਤੁਹਾਡਾ ਸ਼ੀਸ਼ੇ ਆਲਾ ਆ, ਊ ਤੁਸੀਂ ਸ਼ੀਸ਼ੇ ਆਲਾ ਲਗਵਾ ਰੇ ਹੋ ਓਦੇ ਤੇ, ਤੁਹਾਨੂ ਲਕੜੀ ਆਲੇ ਦਾ ਪਤਾ ਹੈਗਾ ਕੀ, ਕਿੰਨਾ ਖਰਚਾ ਆਂਦਾ ਇਹ ਤੁਸੀਂ ਸ਼ੀਸ਼ੇ ਆਲਾ ਲਗਵਾ ਰੇ ਹੋ, ਬਲਕਿ ਕਾਫੀ ਪੈਸਾ ਵੀ ਖਰ੍ਚੋਗੇ ਸ਼ੀਸ਼ੇ ਤੇ ਤੁਹਾਨੂੰ ਬਹੁਤ ਮਹਿੰਗਾ ਮਿਲਦਾ ਤੁਸੀਂ ਕੀਨੇ ਤਕ ਦਾ ਬਣਵਾ ਰੇ ਜੇ ਅਛਾ, ਤੇ ਕਿੱਡਾ ਕ ਬਡੇ, ਕਿੰਨੀ chairs ਏਦੇ ਚ cover ਹੋਜਾਂਦਿਆਂ ਨੇ?

ਬਿਲਕੁਲ ਬਿਲਕੁਲ ਵਦੀਆਂ ਤੁਸੀਂ ਕਾਫੀ ਸਹੀ ਬਣਾ ਰੇ ਹੋ ਏਦੇ ਚ dining table ਬਣਾ ਰੇ ਹੋ ਓਹ ਤੁਹਾਨੂੰ ਪਤਾ ਕਈ kitchen ਚ ਵੀ ਤੁਸੀਂ ਸਲੈਬਾਂ ਬਣਾਈਆਂ ਹੋਣਗੀਆਂ kitchen ਤਿਆਰ ਹੈਗਾ ਤੁਹਾਡਾ? ਅਛਾ, ਤੇ ਇਕ kitchen ਤੁਹਾਨੂੰ ਪਤਾ, ਚਿਮ੍ਨੀ ਜੀ ਹੁੰਦੀ ਆ

ਇੰਨਾ ਮਤਲਬ ਕੀ ਸਹੀ ਨੀ ਰਹੰਦਾ ਮੈਂ ਕਹਨਾ ਤੁਸੀਂ ਓਹ ਚਿਮਨੀ ਲ੍ਵਾਓ ਓਦੇ ਚ ਹੈਗਾ ਕੀ ਇਕ ਤਵਾਡੀ ਗੈਸ ਦੇ ਬਿਲਕੁਲ ਉਪਰ ਲਗਿਆ ਹੋਏਗਾ ਇੰਨੇ ਫ਼ੂਟ ਤੁਹਾਡਾ ਚਿਮ੍ਨੀ ਤੋ ਬਾਹਰ ਜਾ ਸਿਧਾ ਬਾਹਰ ਨਿਕਲ ਜਾਏਗਾ ਜਿਵੇ ਤੁਸੀਂ ਪਹਿਲਾ ਨਹੀਂ ਲਗਵਾਇਆ ਤੁਸੀਂ ਦੇਖਿਆ ਹੋਣਾ kitchen ਦੀਆ ਛੱਤ ਕਾਲੀਆਂ ਹੋਣੇ ਲੱਗ ਪਾਇਆ ਹੁੰਦੀਆਂ ਇਹ ਚੀਜਾਂ ਸਰ ਬੋਹੋਤ ਹੀ ਨੁਕਸਾਨ ਕਰਦਿਆਂ ਨੇ ਹੁਣ ਏਦੇ ਚ ਤੁਹਾਨੂ ਇਹ ਦੇਖਾਂਗੇ ਚੀਜ ਗੰਦੀ ਹੋ ਜਾਂਦੀ ਹੈ ਫਿਰ ਇਸ ਲਯੀ ਵਗੈਰਾ ਤੁਹਾਨੂੰ ਚਿਮਨੀ ਲਾਗਵਾਨੀ ਚਾਹੀਦੀ ਹੈ ਤੁਸੀਂ ਐਲ ਜੀ ਲਗ ਦੀ ਲਗਵਾ ਸਕਦੇ ਹੋ ਬਿਲਕੁਲ ਤੁਹਾਨੂ ਪਤਾ ਇਹ ਕੰਪਨੀ ਹਰੇਕ ਚੀਜ

ਹਾਂਜੀ ਮੈਂ ਨਾ ਸੈਮਸੰਗ ਦਾ ਕਾਫੀ ਸਮਾਨ ਖਰੀਦਿਆ

ਹਾਂ ਬਿਲਕੁਲ ਪਹਲੇ ਮੈਨੂ ਇਹ ਸੀਗਾ ਕੀ ਜੇਹੜੇ ਲੋਕੀ ਸੀਗੇ ਕਠੇ ਰਹੰਦੇ ਸੀਗੇ, ਗੱਲਾਂ ਬਾਤਾਂ ਕਰਦੇ ਸੀ ਫੇਰ ਓਦੇ TV ਆਇਆ TV ਵੀ ਕਠੇ ਬੇਹ ਕੇ ਵੇਖਦੇ ਸੀ ਊਂ ਵੇਖਿਆ ਜਾਵੇ ਲੋਕਾਂ ਨੇ TV ਵੀ ਆਪਣੇ ਵਖਰੇ ਵਖਰੇ ਕਮਰਿਆਂ ਚ ਲਗਵਾ ਲੇਆ ਬਿਲਕੁਲ ਇਹੀ ਸੀ ਪਹਿਲੇ ਦੇਖਿਆ ਠੀਕ ਸੀਗਾ ਜਿਵੇ ਜਿਵੇ technology ਵੱਧ ਦੀ ਜਾ ਰਹੀ ਹੈ ਲੋਕੀ advance ਹੁੰਦੇ ਜਾ ਰਹੇ ਨੇ ਆਪਸ ਚ ਮਿਲਣਾ ਜੁਲਣਾ ਖਤਮ ਹੁੰਦਾ ਜਾ ਰਿਹਾ ਹਰ ਇਨਸਾਨ ਆਪਣੇ ਕਾਮ ਚ ਲੱਗਿਆ ਹੋਇਆ ਹੈ ਸਰ ਤੁਸੀਂ ਕਾਮ ਕੇਹੜਾ ਕਰਦੇ ਹੋ? ਮੈਨੂ ਇਹ ਤਾ ਦਸਿਆ ਹੀ ਨੀ ਅਛਾ salary ਤੁਹਾਨੂ ਸਹੀ ਮਿਲ੍ਜਾਂਦੀ ਆ? ਅਛਾ ਅਛਾ, ਹਾਂ ਸਹੀ ਆ ਤਾਹੀਂ ਤੁਸੀਂ ਇੰਨਾ ਖਰਚਾ ਕਰ ਰਹੇ ਹੋ ਅਛਾ ਹਾਂ ਪਾਪਾ ਫੇਰ retire ਹੋਏ ਨੇ, ਓਥੇ ਵੀ ਲੈ ਕੇ ਆਏ ਹੋਣੇ ਕਾਫੀ ਬਿਲਕੁਲ ਜਿਵੇਂ ਘਰਦਾ ਸਮਾਨ ਬੇਚਿਆ, ਕਾਫੀ ਮਤਲਬ ਓਦੇ ਵੀ ਪੈਸੇ ਵਗੇਰਾ ਮਿਲੇ ਹੋਣੇ ਸਹੀ ਵਿਕ ਗਯਾ ਸਦਾ ਸਮਾਂ ਸਹੀ rate ਤੇ, ਆਹ ਤਾ ਵਾਦੀਆਂ ਗੱਲ ਹੈ ਹਾਂ ਹਾਂ ਬਿਲਕੁਲ, ਮੈਂ ਤੁਹਾਨੂੰ ਦਸ ਰਿਹਾ ਹਾਂ ਕੀ ਜਿਵੇਂ ਤੁਸੀਂ ਹੁਣ ਘਰ ਵਿਚ chairs ਤੁਸੀਂ ਸੋਫੇ ਵਗੈਰਾ ਤੁਸੀਂ ਦੂਜੀ chairs ਵੀ ਲਗਵਾਇਆ ਜਿਹੜੀ ਤੁਸੀਂ ਆਮ ਦੇਖਿਆ ਹੋਣੀ ਜਿੰਦਾ ਪਹਿਲਾ ਹੁੰਦੀਆਂ ਸੀਗੀ ਜਿਥੇ ਮਰਜੀ ਚੁੱਕ ਕੇ ਲੈ ਜੋ chairs ਹੈਗੇ ਜਿਨੂੰ ਕੁਰਸੀ ਕਹਿੰਦੇ ਉਹ ਹੈਗੀਆਂ ਤੁਹਾਡੇ ਕੋਲ ਜਾ ਤੁਸੀਂ ਉਹ ਵੀ ਮੰਗਵਾਨੀਆਂ ਹੇਗੀ ਊ ਹੈਗੇਆਂ ਤੁਹਾਡੇ ਕੋਲ? ਜਾ ਤੁਸੀਂ ਊ ਵੀ ਮੰਗਵਾਣੇ ਹੈਗਿਆ ਨੇ? ਨੀ chair ਦਾ ਇਹ ਹੁੰਦਾ ਨਾ ਕੀ ਕਈ ਵਾਰੀ ਸੋਫੇ ਤੇ ਕਯਾ ਹੀ ਬੇਨਾ ਕਿਥੇ ਬਾਹਰ ਕਿਥੇ ਗਾਰਡਨ ਚ ਬੈਠੀਏ ਬੁੱਟੇ ਥੱਲੇ, ਕਿਥੇ ਮੰਜੀ ਤੇ ਬੇਨਦਾ ਘਰ ਲਗੇ ਅਛਾ ਅਛਾ ਹਾਂ ਆਹ ਤਾ ਵਦੀਆਂ ਗਲ ਆ ਕੀ ਤੁਸੀਂ ਇਸ ਤਰਹ ਬਣਾ ਰੇ ਹੋ ਹਾਂ ਹਾਂ ਬਿਲਕੁਲ ਤੁਸੀਂ ਜਦੋ ਜਾਓਗੇ, ਹੁਣ ਤੁਸੀਂ ਦੁਕਾਨ ਤੇ ਜਾਣਾ ਕੀ ਸ਼ੋਰੂਮ ਚ ਜਾਓਗੇ ਨਾ ਜੇਹੜੀ ਦੁਕਾਨ ਤੁਹਾਨੂ ਦੱਸੀ ਆ, ਤੁਸੀਂ ਓਥੇ ਆਏਓ ਸਾਡੇ relative ਨੇ ਸਾਨੂ ਸਹੀ ਸਹੀ rate ਤੇ ਸਹੀ ਸਮਾਨ ਦ੍ਲ੍ਵਾਦਾਂਗਾ ਮੈਂ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

ਸ੍ਰੀ ਗੁਰੂ ਨਾਨਕ ਦੇਵ ਜੀ ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ।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 ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।

ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦੁਨਿਆਵੀ ਕੰਮਾਂ ਵਿੱਚ ਲਾਉਣ ਦਾ ਯਤਨ, ਗੁਰੂ ਨਾਨਕ ਜੀ ਦਾ ਸ਼ੁਰੂ ਤੋਂ ਹੀ ਰੱਬ ਦੀ ਭਗਤੀ ਵੱਲ ਧਿਆਾਨ ਸੀ ਪਰ ਆਪਦੇ ਪਿਤਾ ਜੀ ਉਹਨਾਂ ਨੂੰ ਦੁਨਿਆਵੀ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਆਪਨੂੰ ਮੱਝਾਂ ਚਾਰਨ ਲਈ ਭੇਜਿਆ ਗਿਆ। ਆਪ ਇੱਕ ਜਗ੍ਹਾ ਬੈਠੇ ਭਗਤੀ ਕਰਦੇ ਰਹਿੰਦੇ ਅਤੇ ਮੱਝਾ ਜ਼ਿੰਮੀਦਾਰਾਂ ਦੀ ਫਸਲ ਖਾ ਜਾਂਦੀਆਂ ਜਦ ਉਹ ਸ਼ਿਕਾਇਤ ਲੈ ਕੇ ਆਉਂਦੇ ਤਾਂ ਫਸਲਾਂ ਹਰੀਆਂ ਭਰੀਆਂ ਹੁੰਦੀਆਂ, ਫਿਰ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਖਰਾ ਤੇ ਸੱਚਾ ਸੌਦਾ ਕਰਨ ਲਈ ਭੇਜਿਆ ਗਿਆ, ਰਾਹ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਆਪ ਇਹਨਾਂ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਆਏ, ਪੁੱਛਣ ਤੇ ਆਪ ਕਹਿਣ ਲੱਗੇ ਕਿ ਇਸ ਨਾਲੋਂ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਸੁਲਤਾਨਪੁਰ ਲੋਧੀ ਜਾਣਾ, ਗੁਰੂ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਉਹਨਾਂ ਨੂੰ ਉਹਨਾਂ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜਿਆ ਗਿਆ, ਇੱਥੇ

ਪਰ ਅਜਿਹੇ ਕੰਮ ਉਹਨਾਂ ਦਾ ਧਿਆਨ ਰੱਬ ਦੀ ਭਗਤੀ ਵੱਲੋਂ ਹਟਾ ਨਾ ਸਕੇ, ਵਿਆਹ ਤੇ ਸੰਤਾਨ, ਗੁਰੂ ਜੀ ਦਾ ਵਿਆਹ ਬਟ~ ਬਟਾਲੇ ਦੇ ਮੂਲ ਚੰਦ ਜੀ ਦੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਰੱਬੀ ਗਿਆਨ ਦੀ ਪ੍ਰਾਪਤੀ, ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਵੇਈ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਆਪ ਵੇਈ ਵਿੱਚ ਇਸ਼ਨਾਨ ਕਰਦੇ ਆਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਸਮੇਂ ਆਪ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ। ਉਦਾਸੀਆਂ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਲੋਕਾਂ ਨੂੰ ਰੱਬੀ ਭਗਤੀ ਦਾ ਸੰਦੇਸ਼ ਦਿੱਤਾ।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 ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਅੱਜ ਵੀ ਮਹੱਤਵ ਹੈ, ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ ਆਪ ਸਿੱਖਾਂਂ ਦੇ ਪਹਿਲੇ ਗੁਰੂ ਹੋਏ ਹਨ।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

ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।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 ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦੁਨੀਆਵੀ ਕੰਮਾਂ ਵਿੱਚ ਲਾਉਣ ਦਾ ਯਤਨ, ਗੁਰੂ ਨਾਨਕ ਜੀ ਦਾ ਸ਼ੁਰੂ ਤੋਂ ਹੀ ਰੱਬ ਦੀ ਭਗਤੀ ਵੱਲ ਧਿਆਾਨ ਸੀ ਪਰ ਆਪਦੇ ਪਿਤਾ ਜੀ ਉਹਨਾਂ ਨੂੰ ਦੁਨਿਆਵੀ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ ਗਿਆ। ਆਪ ਇੱਕ ਜਗ੍ਹਾ ਬੈਠੇ ਭਗਤੀ ਕਰਦੇ ਰਹਿੰਦੇ ਰਹਿੰਦੇ, ਅਤੇ ਮੱਝਾ ਜ਼ਿੰਮੀਦਾਰਾਂ ਦੀ ਫਸਲ ਖਾ ਜਾਂਦੀਆਂ ਜਦ ਉਹ ਸ਼ਿਕਾਇਤ ਲੈ ਕੇ ਆਉਂਦੇ ਤਾਂ ਫਸਲਾਂ ਹਰੀਆਂ ਭਰੀਆਂ ਹੁੰਦੀਆਂ, ਫਿਰ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਖਰਾ ਤੇ ਸੱਚਾ ਸੌਦਾ ਕਰਨ ਲਈ ਭੇਜਿਆ ਗਿਆ, ਰਾਹ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਆਪ ਇਹਨਾਂ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਆਏ ਪੁੱਛਣ ਤੇ ਆਪ ਕਹਿਣ ਲੱਗੇ ਕਿ ਇਸ ਨਾਲੋਂ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਸੁਲਤਾਨਪੁਰ ਲੋਧੀ ਜਾਣਾ, ਗੁਰੂ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਉਹਨਾਂ ਨੂੰ ਉਹਨਾਂ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜਿਆ ਗਿਆ, ਇੱਥੇ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 ਪਰ ਅਜਿਹੇ ਕੰਮ ਉਹਨਾਂ ਦਾ ਧਿਆਨ ਰੱਬ ਦੀ ਭਗਤੀ ਵੱਲੋਂ ਹਟਾ ਨਾ ਸਕੇ, ਵਿਆਹ ਤੇ ਸੰਤਾਨ, ਗੁਰੂ ਜੀ ਦਾ ਵਿਆਹ ਬਟ~ ਬਟਾਲੇ ਦੇ ਮੂਲ ਚੰਦ ਜੀ ਦੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਰੱਬੀ ਗਿਆਨ ਦੀ ਪ੍ਰਾਪਤੀ, ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਵੇਈ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਆਪ ਵੇਈ ਵਿੱਚ ਇਸ਼ਨਾਨ ਕਰਦੇ ਆਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਸਮੇਂ ਆਪ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ। ਉਦਾਸੀਆਂ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਲੋਕਾਂ ਨੂੰ ਰੱਬੀ ਭਗਤੀ ਦਾ ਸੰਦੇਸ਼ ਦਿੱਤਾ।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

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਅੱਜ ਵੀ ਮਹੱਤਵ ਹੈ, ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ, ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ ਆਪ ਸਿੱਖਾਂਂ ਦੇ ਪਹਿਲੇ ਗੁਰੂ ਹੋਏ ਹਨ।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

ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।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 ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ।

ਮੇਰਾ ਨਾਮ ਜਸਨ ਤੇ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂਂ ਲੋਕਾਂ ਦੇ ਸਮੂਹਾਂ ਨੂੰ ਸਮਾਜ ਆਖਿਆ ਜਾਂਦਾ ਹੈ, ਸਮਾਜ ਦੀ ਉਸਾਰੀ ਮਨੁੱਖ ਦੀਆਂ ਸਾਂਝੀਆਂ ਲੋੜਾਂ ਤੇ ਇੱਕ ਦੂਸਰੇ ਨਾਲ ਮਿਲਾਪ ਵਧਾਉਣ ਦੀ ਇੱਛਾ ਕਾਰਨ ਹੋਏ। ਅੱਜ ਮਨੁੱਖ ਲਈ ਸਮਾਜ ਤੋਂ ਵੱਖ ਹੋ ਕੇ ਜਿਉਣਾ ਲਗਪਗ ਅਸੰਭਵ ਹੈ ਅਸੀਂ ਸਮਾਜ ਲਈ ਤੇ ਸਮਾਜ ਸਾਡੇ ਵਾਸਤੇ ਹੈ। ਇੰਨਾ ਵੱਡੇ ਤੇ ਵਿਸ਼ਾਲ ਦੇਸ ਵਿੱਚ ਵੱਖ ਵੱਖ ਜਾਤਾਂ ਤੇ ਧਰਮਾਂ ਦੇ ਲੋਕਾਂ ਦਾ ਇਕੱਠ ਹੋਣ ਕਾਰਨ ਸਮਾਜ ਕਈ ਵਰਗਾਂ ਵਿੱਚ ਵੰਡਿਆ ਜਾ ਚੁੱਕਿਆ ਹੈ। ਵੱਖ ਵੱਖ ਸੋਚ ਵੱਖਰੀਆਂ ਵੱਖਰੀਆਂ ਜ਼ਰੂਰਤਾਂ ਭਾਸ਼ਾ ਦੀ ਭਿੰਨਤਾ ਸਥਾਨੀ ਰੁੱਤਾਂ ਤੇ ਜਲਵਾਯੂ ਕਾਰਨ ਕਈ ਸਮਾਜਿਕ ਬੁਰਾਈਆਂ ਵੀ ਪੈਦਾ ਹੋ ਚੁੱਕੀਆਂ ਹਨ।

ਸਮਾਜ ਦੀ ਕਾਣੀ ਵੰਡ ਕਾਰਨ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਜਾ ਚੁੱਕਿਆ ਹੈ ਅਮੀਰ ਵਰਗ, ਮੱਧ ਵਰਗ, ਅਤੇ ਗ਼ਰੀਬ ਵਰਗ। ਸਾਡੇ ਵਰਗ ਆਪਣੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਇਹਨਾਂ ਦੇ ਰੀਤੀ ਰਿਵਾਜਾਂ ਵਿੱਚ ਵੀ ਫ਼ਰਕ ਆ ਗਿਆ ਹੈ, ਇਹ ਕਾਣੀ ਵੰਡ ਸਾਡੀ ਸਭ ਤੋਂ ਵੱਡੀ ਸਮਾਜਿਕ ਬੁਰਾਈ ਹੈ ਲੋਕ ਅਮੀਰਾਂ ਦੀ ਨਕਲ ਕਾਰਨ ਵਿੱਚ ਹਨ ਉਹ ਉਹਨਾਂ ਵਰਗੇ ਬਣਨ ਲੋਚਦੇ ਹਨ, ਇਸ ਤਰ੍ਹਾਂ ਇਹ ਮੱਧ ਵਰਗ ਦਾ ਸੰਘਰਸ਼ ਤੇ ਅਮੀਰ ਲੋਕਾਂ ਵੱਲੋਂ ਇਹਨਾਂ ਦਾ ਸ਼ੋਸ਼ਣ ਕਰਨਾ ਵੀ ਇੱਕ ਵੱਖਰੀ ਤਰ੍ਹਾਂ ਦੀ ਸਮਾਜਿਕ ਬੁਰਾਈ ਹੈ ਸਮਾਜ ਵਿੱਚ ਵੱਧ ਰਹੀ ਦੀ ਗਿਣਤੀ ਸਮਾਜ ਲਈ ਇੱਕ ਨਾਸੁਰ ਹੈ। ਪਾਖੰਡੀ ਸਾਧੂ ਵਿਹਲੜ ਮੰਤਰੀ ਸਾਡੇ ਸਮਾਜ ਦੇ ਮੱਥੇ ਦਾ ਕਲੰਕ ਹਨ। ਦਾਨੀ ਲੋਕ ਜਿਸਨੂੰ ਪੁੰਨ ਸਮਝ ਕੇ ਦਾਨ ਦੇ ਰਹੇ ਹਨ ਅਸਲ ਵਿੱਚ ਉਹ ਇਹਨਾਂ ਵਿਹਲੜਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰ ਰਹੇ ਹਨ। ਆਮ ਜਨਤਾ ਨੂੰ ਇਸ ਬੁਰਾਈ ਨੂੰ ਦਬਾਉਣ ਵਿੱਚ ਮਦਦ ਦੇਣੀ ਚਾਹੀਦੀ ਹੈ, ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੈ, ਕਿ ਕੋਈ ਵੀ ਮੰਗਤਾ ਚੁਰਾਹੇ ਉੱਤੇ ਬੱਤੀਆਂ ਦੇ ਨੇੜੇ ਭੀਖ ਮੰਗਦਾ ਨਜ਼ਰ ਨਾ ਆਵੇ। ਲੋਕਾਂ ਵਿੱਚ ਜਾਤ ਪਾਤ ਦੀ ਭਾਵਨਾ ਦਾ ਵੱਧਣਾ ਵੀ ਇੱਕ ਸਮਾਜਿਕ ਬੁਰਾਈ ਹੈ ਸਮਾਜ ਵਿੱਚ ਵੱਧਦੇ ਲਾਲਚ ਤੇ ਸਵਾਰਥ ਦਾ ਇਸ ਭਾਵਨਾ ਨੂੰ ਫੈਲਾਉਣ ਤੇ ਕਾਰਨ ਵਿੱਚ ਬਹੁਤ ਵੱਡਾ ਹੱਥ ਹੈ ਦੂਸਰਿਆਂ ਦੇ ਹਿੱਤਾਂ ਦੀ ਰਾਖੀ ਕਰਨਾ ਲੋਕ ਭੁੱਲ ਗਏ ਹਨ। ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਜੇ ਜਾਤ ਦੇ ਲੋਕ ਨੂੰ ਗੁੰਮਰਾਹ ਕਰਕੇ ਦੰਗੇ ਫਸਾਦ ਕਰਵਾਉਣੇ ਤਾਂ ਆਮ ਗੱਲ ਹੋ ਗਈ ਹੈ। ਇਸ ਕਾਰਨ ਆਪਸੀ ਪਿਆਰ ਘੱਟਦਾ ਜਾ ਰਿਹਾ ਹੈ, ਸ਼ਹਿਰੀ ਪੜ੍ਹੇ ਲਿਖੇ ਨੂੰ ਛੱਡ ਕੇ ਪਿੰਡਾਂ ਵਿੱਚ ਅੱਜ ਵੀ ਅਨਪੜ੍ਹ ਲੋਕ ਦੀ ਵੱਡੀ ਗਿਣਤੀ ਮੌਜੂਦ ਹੈ ਵਹਿਮਾਂ ਭਰਮਾਂ ਵਿੱਚ ਰੁੱਝੇ ਇਹ ਲੋਕ ਅੱਜ ਵੀ ਮੁੱਖਾਂ ਸਨੁੱਖ ਤੇ ਮਨੋਤਾਂ ਮੰਨਣ ਨੂੰ ਸਮਝਦੇ ਹਨ ਅਤੇ ਆਪਣੀ ਅਨਪੜ੍ਹਤਾ ਕਾਰਨ ਇਹ ਲੋਕ ਅੱਜ ਵੀ ਅਮੀਰਾਂ ਅਫਸਰੀ ਤੇ ਸਮਾਜ ਵਿਰੋਧੀ ਅਨਸਰਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ ਤੇ ਆਪਣੇ ਸ਼ੋਸ਼ਨ ਕਰਵਾਉਂਦੇ ਹਨ, ਇਹੋ ਜਿਹਾ ਹੋਰ ਵੀ ਕਈ ਸਮਾਜਿਕ ਬੁਰਾਈਆਂ ਹਨ। ਜਿਹਨਾਂ ਤੋਂ ਸਮਾਜ ਨੂੰ ਮੁਕਤ ਕਰਨ ਬਹੁਤ ਜ਼ਰੂਰੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ ਵਧੇ ਤੇ ਤਾਕਤਵਰ ਦੇਸਾਂ ਦੇ ਤੇ ਖੜਾ ਹੋਵੇ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਅਤੇ ਦੇਸ ਦੇ ਲੋਕ ਰਾਜ ਨੂੰ ਹੋਰ ਮਜ਼ਬੂਤ ਬਣਾਈਏ ਦੇਸ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਦੇ ਕੇ ਇੰਨਾ ਸਮਰੱਥ ਬਣਾ ਦਿੱਤਾ ਜਾਵੇ ਕਿ ਉਹਨਾਂ ਤੋਂ ਮਦਦ ਮੰਗਣ ਦੀ ਥਾਂ ਲੋੜ ਪੈਣ ਤੇ ਉਹਨਾਂ ਦੀ ਮਦਦ ਕਰ ਸਕੀਏ ਇਸ ਧਰਤੀ ਉੱਤੇ ਜੀਵਨ

ਉਸ ਦੁਆਰਾ ਹੀ ਇਹ ਲੋਕਾਂ ਪੂਰਾ ਕੀਤੀ ਜਾ ਸਕਦੀਆਂ ਹਨ, ਮਹਿੰਗਾਈ ਦੀ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਚੰਗਾ ਜੀਵਨ ਗੁਜ਼ਾਰਦਿਆਂ ਅਚਾਨਕ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਹੁਣ ਤੱਕ ਜਿੰਨਾ ਧਨ ਨਾਲ ਉਹ ਆਪਣੀਆਂ ਤੇ ਆਪਣੇ

ਇਹ ਪਤਾ ਚੱਲਿਆ ਹੈ ਕਿ ਮਹਿੰਗਾਈ ਦੀ ਸਮੱਸਿਆ ਦੇਸਾਂ ਵਿੱਚ ਵਧੇਰੇ ਵੇਖਣ ਨੂੰ ਮਿਲਦੀ ਹੈ ਇਹਨਾਂ ਵਿੱਚ ਭਾਰਤੀ ਵੀ ਇੱਕ ਹੈ। ਇਸ ਮਹਿੰਗਾਈ ਨੇ ਭਾਰਤ ਦੀ ਆਰਥਿਕ ਸਥਿੱਤੀ ਨੂੰ ਅਸੰਭਵ ਬਣਾ ਦਿੱਤਾ ਹੈ, ਅੱਜ ਹਾਲਤ ਇਹ ਬਣ ਗਈ ਸਾਡੇ ਦੇਸ ਵਿੱਚ ਵਧੇਰੇ ਲੋਕ ਗ਼ਰੀਬ ਗ਼ਰੀਬੀ ਦੀ ਰੇਖਾ ਤੋਂ ਹੇਠ ਹਨ, ਉਹਨਾਂ ਨੂੰ ਤਿੰਨ ਢੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਇਹੋ ਜਿਹਾ ਵਿੱਚ ਜੇ ਮੁੱਖ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਣ ਤਾਂ ਉਹਨਾਂ ਲਈ ਜਿਉਣਾ ਕਿੰਨਾ ਦੁਰਭਵ ਹੋ ਜਾਵੇਗਾ, ਇਸਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ, ਕੋਈ ਵੀ ਗੱਲ ਸਮੱਸਿਆ ਦਾ ਰੂਪ ਉਦੋਂ ਧਾਰਦੀ ਹੈ ਜਦੋਂ ਉਸ ਦਾ ਅਸਰ ਵਧੇਰੇ ਲੋਕ ਅਜਿਹੀ ਹਾਲਤ ਵਿੱਚ ਸਾਨੂੰ ਵੱਧਦੀ ਮਹਿੰਗਾਈ ਦੇ ਕਾਰਨ ਨੂੰ ਸਮਝ ਕੇ ਉਹਨਾਂ ਨੂੰ ਦੂਰ ਕਰਨ ਦੇ ਉਪਾਏ ਵੱਲ ਧਿਆਨ ਦੇਣ ਦੀ ਲੋੜ ਹੈ, ਵੱਧ ਰਹੀ ਮਹਿੰਗਾਈ ਦਾ ਮੁੱਖ ਕਾਰਨ ਹੈ ਆਮ ਵਰਤੋਂ ਵਾਲੀਆਂ ਵਸਤੂਆਂ ਦੀ ਲੋੜ ਨਾਲੋਂ ਘੱਟ ਉਪਜ ਤੇ ਵਧੇਰੇ ਵੱਧ ਰਹੀ ਆਬਾਦੀ ਤੋਂ ਸਾਰੀਆਂ ਸਮੱਸਿਆਵਾਂ ਦੀ ਸਮੱਸਿਆਵਾਂ ਹੈ, ਨੂੰ ਰੋਕਣ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਕੋਈ ਇਹੋ ਜਿਹਾ ਕਾਨੂੰਨ ਵੀ ਬਣਨਾ ਤੇ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ ਹੈ ਕਿ ਖੁਰਾਕੀ ਵਸਤੂਆਂ ਦੀ ਘਾਟ ਸਮੇਂ ਵਾਪਾਰੀ ਆਪਣੇ ਗੁਦਾਮਾਂ ਵਿੱਚ ਵਸਤੂਆਂ ਨੂੰ ਇਕੱਠਾ ਕਰਕੇ ਨਾ ਰੱਖ ਸਕਣ।